ਫੁੱਲਾਂ ਦੇ ਨਾਲ ਸਜਾਈ ਗਈ ਆ ਤੇ ਬੈਠਣ ਵਾਲੀ ਕੁਰਸੀਆਂ ਨੂੰ ਪਿੰਕ ਕਲਰ ਦੇ ਪਰਦਿਆਂ ਨਾਲ ਸਜਾਇਆ ਗਿਆ ਤੇ ਜਿਹੜਾ ਟੇਬਲ ਦਾ ਟੇਬਲ ਕੱਪੜਾ ਵਿੱਛਿਆ ਹੈ ਉਹ --

ਸਫੇਦ ਕਲਰ ਹੈਗਾ ਐ ਇਸ ਦੁਕਾਨ ਦਾ ਉਦਘਾਟਨ ਹੋਣ ਡਿਆ ਇਸ ਲਈ ਇੱਥੇ ਗੁਬਿਆ ਗੁਬਾਰਿਆਂ ਨਾਲ ਸਜਾਵਟ ਕੀਤੀ ਗਈ ਹੈ ਤੇ ਦੁਕਾਨ ਦੇ ਬਾਹਰ ਸਾਨੂੰ--

ਲੋਕੀ ਵੀ ਨਜ਼ਰ ਆਉਂਦੇ ਪਏ ਨੇ ਜੋ ਕਿ ਫੋਟੋ ਕਲਿੱਕ ਕਰਵਾਦੇ ਪਏ ਤੇ ਉਹਨਾਂ ਹੀ ਲੋਕਾਂ ਦੀ ਸਾਨੂੰ ਗੱਡੀਆਂ ਵੀ ਨਜ਼ਰ ਆਉਂਦੀਆਂ ਪਈ ਇਸ ਤਰ੍ਹਾਂ ਮੋਟਰਸਾਈਕਲ ਵਗੈਰਾ ਸਾਨੂੰ --

ਇਹ ਨਜ਼ਾਰਾ ਇੱਕ ਆਫਿਸ ਦਾ ਹੈਗਾ ਆ ਜਿਹਨੂੰ ਬਹੁਤ ਹੀ ਚੰਗੀ ਤਰ੍ਹਾਂ ਡੇਕੋਰੇਤ ਕੀਤਾ ਗਿਆ ਇਹਦਾ ਜਿਹੜਾ --

ਵੇਖੀਏ ਤਾਂ ਗਰਾਉਂਡ ਦੇ ਚਾਰੇ ਪਾਸੇ ਸਾਨੂੰ ਪੇੜ ਹੀ ਪੇੜ ਰੁੱਖ ਹੀ ਰੁੱਖ ਨਜ਼ਰ ਆਉਂਦੇ ਪਏ ਨੇ --

ਦਿੱਤੇ ਗਏ ਚਿੱਤਰ ਵਿੱਚ ਅਸੀਂ ਦੇਖ ਸਕਦੇ ਨੇ ਸਾਡੇ ਸਾਹਮਣੇ ਇੱਕ ਘਰ ਹੈਗਾ ਘਰ ਦੇ ਸਾਹਮਣੇ ਇੱਕ ਗੇਟ ਲੱਗਾ ਹੈਗਾ ਗੇਟ ਜਿਹੜਾ ਹੈਗਾ --

ਉਹ ਬਲੈਕ ਕਲਰ ਨਾਲ ਪੇਂਟ ਕੀਤਾ ਹੋਇਆ ਤਾਂ ਉਹਨੂੰ ਕਾਫੀ ਵਧੀਆ ਡਿਜ਼ਾਇਨ ਵਿੱਚ ਬਣਾਇਆ ਗਿਆ ਹੈ| ਜਿਹੜਾ ਪਿੱਛੇ ਘਰ ਹੈਗਾ ਉਹਨੂੰ ਵਾਈਟ ਕਲਰ ਦੀ ਦੀਵਾਰਾਂ ਨਾਲ ਉਹ ਰੰਗਿਆ ਗਿਆ ਤੇ ਬਹੁਤ ਚੰਗਾ ਲੱਗਦਾ ਵਾ ਵੇਖਣ ਵਿੱਚ --

ਤੇ ਜਿਹੜਾ ਨਾਲ ਅਸੀਂ ਪੌੜੀਆਂ ਵੇਖਦੇ ਪਏ ਆ ਪੌੜੀਆਂ ਵੀ ਬਣੀਆਂ ਹੋਈਆਂ ਜਿਹੜੀਆਂ ਪੌੜੀਆਂ ਉੱਪਰ ਵੀ ਜਾਂਦੀਆਂ ਪਈਆਂ।

ਕਾਫੀ ਸਾਰੇ ਲੋੱਕੀ ਨਜ਼ਰ ਆਂਦੇ ਪਏ ਨੇ ਜਿਹਨਾਂ ਵਿੱਚ ਲੇਡੀਜ਼ ਤੇ ਜੈਂਟਸ ਬੱਚੇ ਸਾਰੇ ਸ਼ਾਮਿਲ ਹੈਗੇ ਨੇ ਤੇ ਸਟੇਜ ਨੂੰ ਬਹੁਤ ਹੀ ਸਟਾਇਲਿਸ਼ ਵੇ ਨਾਲ ਤਿਆਰ ਕੀਤਾ ਗਿਆ ਬਹੁਤ ਹੀ ਸਟਾਇਲਿਸ਼ ਵੇ ਨਾਲ ਸਜਾਯਾ ਗਿਆ ਹੈ।

ਇੱਥੇ ਕਾਰ ਨੂੰ ਵਾਸ਼ ਕਰਨ ਦਾ ਵੀ ਕੰਮ ਹੁੰਦਾ ਯਾਨੀ ਕਾਰ ਨੂੰ ਇਕਦਮ ਧੋ ਕੇ ਇਕਦਮ ਨਈ ਬਣਾ ਦਿੰਦੇ ਨੇ ਬਿਲਕੁਲ--

ਐਸ ਚਿਤਰ ਵਿੱਚ ਅਸੀਂ ਰੈਸਟੋਰੈਂਟ ਦੀ ਤਸਵੀਰ ਦੇਖਦੇ ਪਏ ਆ ਤ ਕਾਫੀ ਸਾਰੀ ਕੁਰਸੀਆਂ ਲੱਗੀਆਂ ਹੋਈਆਂ ਨੇ ਬਲੈਕ ਹੀ ਕਲਰ ਦੇ ਟੇਬਲ ਤੇ ਬਲੈਕ ਕਲਰ ਦੀ--

ਜੀ ਕੁਰਸੀਆਂ ਲੱਗੀਆਂ ਹੋਈਆਂ ਟੇਬਲ ਦੇ ਆਸੇ ਪਾੱਸੇ ਤੇ ਕਾਫੀ ਆਂ ਜਿਆਦਾ ਹਾਈ ਫਾਈ ਤਾਂ ਨਹੀਂ ਕੇਹ ਸਕਦੇ ਪਰ ਠੀਕ ਠਾਕ ਰੈਸਟੋਰੈਂਟ ਸਾਨੂੰ ਨਜ਼ਰ ਆਂਦਾ ਪਿਆ ਹੈ ਕਿਓਂਕਿ--

ਇਹਦੀ ਦੀਵਾਰਾ ਦਾ ਕਾਫੀ ਮੰਦਾ ਹਾਲ ਨਜ਼ਰ ਆ ਰਿਹਾ ਆ ਕੁਝ ਘੱਟ ਇਹਨਾਂ ਨੂੰ ਰੈਨੋਵੇਟ ਕੀਤਾ ਗਿਆ ਤੇ ਠੀਕ ਠਾਕ ਹੀ ਇਹ ਲੱਗਦਾ ਪਿਆ ਜਿਆਦਾ ਹਾਈ-ਫਾਈ ਨਹੀਂ ਹੈਗਾ ਤੇ --

ਇਹ ਕਿਸੀ ਮਾਰਕੀਟ ਦੀ ਸੀਨ ਵੇਖ ਸਕਦੇ ਆ ਮਾਰਕੀਟ ਦੇ ਅੱਗੇ ਜਿਹੜਾ ਚਲਣ ਵਾਸਤੇ ਰਾਹ ਬਣਿਆ ਹੁੰਦਾ ਜਿਹੜਾ ਫੁੱਟਪਾਥ ਬਣਿਆ ਰਹਿੰਦੈ--

ਚਿਪਸ ਦੇ ਪੈਕੇਟ ਨੇ ਤੇ ਨਾਲੇ ਇੱਕ ਹੋਰ ਸੂਪ ਵਗੈਰਾ ਦੇ ਪੈਕੇਟ ਨੇ ਮੈਗੀ ਮਸਾਲਾ ਨਜ਼ਰ ਆਉਂਦਾ ਪਿਆ।

ਬੋਤਲ ਦੇ ਰੈਕ ਲੱਗੇ ਹੋਏ ਨੇ ਮਿਨਰਲ ਵਾਟਰ ਲੱਗੀ ਹੋਈ ਐ ਕਿਤੇ ਇਹਦੇ ਨਾਲ ਈ ਫਰਿਜ ਰੱਖਿਆ ਹੈਗਾ ਤੇ ਫਰੀਜ ਵਿੱਚ ਅਸੀਂ ਜਿਹੜੀ ਕੋਲਡਰਿੰਕ ਵਗੈਰਾ ਐ--

ਇੱਧਰ ਦੇ ਹੈਡ ਹੈਗੇ ਨੇ ਉਹਨਾਂ ਨੂੰ ਕ ਕਸੀ ਉਹਨਾਂ ਨੂੰ ਕ ਕੀ ਕਹਿੰਦੇ ਕੁਛ ਕ ਸਮਝਾਂਦੇ ਪਏ ਨੇ।

ਵੇਖ ਸਕਦੇ ਆ ਬੈਠਣ ਨੂੰ ਅਸੀਂ ਕੁੜੀਆਂ ਦੀਆਂ ਕਾਫੀ ਚੰਗਾ ਅਰੇਂਜਮੈਂਟ ਕੀਤਾ ਗਿਆ ਸੋਫ -ਸੇਟ ਤੇ ਕੁੜੀਆਂ ਬੈਠੀਆਂ ਨੇ --

ਤੇ ਨਾਲੇ ਓਹਦੇ ਸਾਹਮਣੇ ਇੱਕ ਛੋਟਾ ਜਿਹਾ ਔਫਿਸ ਵਰਗਾ ਵੀ ਬਣਿਆ ਹੋਇਆ ਹੈ ਜਿਹਦੇ ਵਿੱਚ ਲਾਈਟਾਂ ਲੱਗੀਆਂ ਹੋਈਆਂ ਤੇ ਇਹ ਜਿਹੜਾ ਦਰਵਾਜਾ ਬਨੇ--

ਬੋਹੁਤ ਹੀ ਵੱਡੀ ਇਮਾਰਤ ਸਾਡੀ ਅੱਖਾਂ ਦੇ ਸਾਹਮਣੇ ਨਜ਼ਰ ਆਂਦੀ ਪਾਈ ਜੋ ਕੀ ਬੋਹੁਤ ਹੀ ਵੱਡੀ ਹੈ ਕਾਫੀ ਸਾਰੇ ਉਹਚ ਕਮਰੇ ਲੱਗੇ ਨੇ।

ਫਿਲਹਾਲ ਤਾਂ ਕੋਈ ਟਰੇਨ ਨਹੀਂ ਨਜ਼ਰ ਆ ਰਹੀ ਪਰ ਸਾਨੂੰ ਪੁੱਲ ਨਜ਼ਰ ਆ ਰਿਹਾ ਆ ਜਿਹੜਾ ਪੁੱਲ ਅਸੀਂ ਇੱਕ ਪਲੈਟ ਫੋਰਮ ਤੋਂ ਦੂਜੇ ਪਲੈਟ ਫੋਰਮ ਜਾਣ ਵਾਸਤੇ ਯੂਜ਼ ਕਰਦੇ ਆ --

ਅੱਖਾਂ ਦੇ ਸਾਹਮਣੇ ਅਸੀਂ ਵੇਖ ਸਕਦੇ ਆ ਡੀ_ਜੇ ਫਲੋਰ ਹੋ ਗਿਆ ਡੀ_ਜੇ ਅੱਛੇ ਡੀ_ਜੇ ਫਲੋਰ ਤੇ ਕਾਫੀ ਲੋਕੀ ਆਪਣਾ ਡੀ_ਜੇ ਦੀ ਧੁਨਾਂ ਵਿੱਚ ਯਾਨੀ ਡੀ_ਜੇ ਜਿਹੜਾ ਧੁਨ ਕ੍ਰੀਏਟ ਕਰਦਾ ਜਿਹੜਾ ਮਿਊਜਿਕ ਵਜਾਉਂਦਾ --

ਤੇ ਕਾਫੀ ਸਾਰਾ ਚੰਗੀ ਤਰ੍ਹਾਂ ਲਾਈਟਾਂ ਰੱਖਿਆ ਤੇ ਸਾਊਂਡ ਸਾਊਂਡ ਸਿਸਟਮ ਵੀ ਕਾਫੀ ਉੱਚੇ ਉੱਚੇ ਰੱਖੇ ਗਏ --

ਇਹ ਕਾਫੀ ਲੋਕਲ ਢਾਬਾ ਜਿਹਾ ਬਣਿਆ ਹੋਇਆ ਇਹਨੂੰ ਚੰਗੀ ਤਰ੍ਹਾਂ ਇਹ ਬਣਿਆ ਵੀ ਨਹੀਂ ਹੋਇਆ ਬਾਹਰੋਂ ਖਾਲੀ --

ਸੀਮੈਂਟ ਨਾਲ ਪਲਸਤਰ ਕੀਤਾ ਹੋਇਆ ਕੁਝ ਮੇਨਟੇਨ ਨਹੀ ਕੀਤਾ ਹੈਗਾ ਬਾਹਰ ਕਸਟਮਰ ਦੇ ਬਹਿਣ ਵਾਸਤੇ ਲਾਲ-ਲਾਲ ਕੁਰਸੀਆਂ ਲੱਗੀਆਂ ਹੋਈਆਂ ਨੇ ਤੇ --

ਜਿਹਦੇ ਸਾਹਮਣੇ ਸਾਨੂੰ ਕਾਰਾਂ ਲੱਗਦੀਆਂ ਹੋਈਆਂ ਨਜ਼ਰ ਆ ਰਹੀਆਂ ਕਾਰ ਦੇ ਪਿੱਛੇ ਕਾਰ ਲੱਗੀ ਹੋਈ ਟ੍ਰੈਫਿਕ ਜੈਮ ਹੋਇਆ ਪਿਆ --

ਆਹ ਜੇਹੜੀ ਤਿੰਨ ਸਾਨੂੰ ਤਿੰਨ ਕਾਰਾਂ ਨਜਰ ਆਂਦੀ ਪਈਆਂ ਤਸਵੀਰ ਵਿੱਚ ਜੇਹੜੀ ਇੱਕ ਭਾਈ ਸਬਸੇ ਅੱਗੇ ਕੀ ਹੈ ਓਹ ਸਿਲਵਰ ਹੈਗੀ ਹੈ।

ਸੁਸਤ ਚਲਾਕੀ ਜ਼ਿਆਦਾ ਨਹੀਂ ਆਉਂਦੀ ਉਹਨਾਂ ਨੂੰ ਜਿਹੜੀ ਦਿਸ਼ਾ ਤੁਸੀਂ ਕਹੀਏ ਉਸ ਦਿਸ਼ਾ ਵਿੱਚ ਤੁਰਨ ਲੱਗ ਜਾਂਦੇ ਨੇ --

ਕਈ ਵਿਚਾਰੇ ਅਸੀਂ ਬੰਦਿਆਂ ਨੂੰ ਅਸੀਂ ਕਦੀ ਕਦੀ ਜਿਹੜੇ ਥੋੜੇ ਦਿਮਾਗ ਦੇ ਥੋੜੇ ਬੁੱਧੂ ਹੁੰਦੇ ਆ ਉਹਨਾਂ ਨੂੰ ਮਤਲਬ ਇਹ ਕਹਿ ਕੇ ਬੁਲਾਨੇ ਆ ਯਾਨੀ ਉਹਨੂੰ ਡਫਰ ਕਹਿੰਦੇ ਆ ਥੋੜੀ ਮਸਾਲ --

ਉਹਦੇ ਨਾਲ ਸਾਨੂੰ ਕੁਝ ਪੇਂਟ ਕਰਕੇ ਸੁਨੇਹਾ ਯਾਨੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਜਿਹਦੇ ਵਿੱਚ ਆਪਣੇ ਸ਼ਹਿਰ ਨੂੰ ਸਾਫ ਰੱਖਣ ਯਾਨੀ --

ਇਹ ਨਜ਼ਾਰਾ ਕਿਸੀ ਹੋਟਲ ਦਾ ਅਸੀ ਵੇਖ ਸਕਦੇ ਹਾਂ ਸਾਡੀ ਅੱਖਾਂ ਦੇ ਸਾਹਮਨੇ ਕਾਫੀ ਸਟਾਇਲਿਸ਼ ਕਾਫੀ ਹਾਈ ਫਾਈ ਰੇਨੋਵੇਟ ਕੀਤਾ ਗਿਆ ਹੋਟਲ ਨਜਰ ਆਂਦਾ ਪਿਆ ਐ ਜਿਹੜਾ ਕਿ ਤੁਸੀ ਵੇਖ ਸਕਦੇ ਹੋ।

ਉਹਦੇ ਅਗੇ ਛੋਟਾ ਜਿਹਾ ਗਮਲਾ ਬਣਾ ਕੇ ਉਹਦੇ ਵਿੱਚੋਂ ਐਲੋਵੇਰਾ ਦੇ ਫੁੱਲ ਨਜ਼ਰ ਆਉਂਦੇ ਪਏ ਨੇ ਤੇ ਨਾਲ ਪਾਉਣੀਆਂ ਬਣੀਆਂ ਹੋਈਆਂ ਨੇ।